ਲਿਬ੍ਰ ਔਫਿਸ ਬੇਸ ਦੇ ਸਪੋਕਨ ਟਯੂਟੋਰਿਯਲ ਵਿੱਚ ਤੁਹਾਡਾ ਸਵਾਗਤ ਹੈ ਇਸ ਟਯੂਟੋਰਿਯਲ ਵਿੱਚ ਅਸੀ ਲਿਬ੍ਰ ਔਫਿਸ ਬੇਸ ਵਿੱਚ ਟੇਬਲਸ ਅਤੇ ਰਿਲੇਸ਼ਨਸ਼ਿਪਸ ਬਾਰੇ ਜਾਨਕਾਰੀ ਲਵਾਂ ਗੇ ਇੱਥੇ ਅਸੀ ਸਿੱਖਾੰਗੇ 1
ਇਕ ਟੇਬਲ ਵਿੱਚ ਡੇਟਾ ਸ਼ਾਮਲ ਕਰਨਾ 2

ਧਿਆਨ ਦੇਵੋ ਕੀ ਬੁਕਆਈਡੀ ਕੌਲਮ ਵਿੱਚ ਔਟੋ ਫੀਲਡ ਹੈ ਇਸਦਾ ਮਤਲਬ ਹੈ ਕਿ ਜਿਵੇਂ ਹੀ ਅਸੀ ਡੇਟਾ ਭਰਣ ਲਈ ਇਕ ਨਵੀਂ ਰੋ ਇਨਸਰਟ ਕਰਾਂ ਗੇ ਬੇਸ ਅਪਣੇ ਆਪ ਹੀ ਓਸ ਨੂੰ ਇਕ ਆਰੋਹੀ ਨਮਬਰ ਦੇ ਦੇਵੇ ਗਾ ਹੁਣ ਆਓ ਅਸੀ ਸੈਲਜ਼ ਵਿੱਚ ਇਕ ਇਕ ਰੇ ਕਰਕੇ ਡੇਟਾ ਇਨਪੁਟ ਕਰਿਏ ਜਿਸ ਤਰਹ ਕਿ ਸਕ੍ਰੀਨ ਤੇ ਦਿਖਾਇਆ ਗਇਆ ਹੈ ਤੇ ਹੁਣ ਸਾਡੇ ਕੋਲ ਬੁਕਸ ਟੇਬਲ ਵਿੱਚ 5 ਰੋਜ਼ ਦਾ ਸੈਮਪਲ ਡੇਟਾ ਹੈ ਹੁਣ ਉੱਤੇ ਫਾਇਲ ਮੈਨੂ ਤੇ ਕਰਿਕ ਕਰਕੇ ਅਤੇ ਫੇਰ ਕਲੋਜ਼ ਚੁਣ ਕੇ ਵਿੰਡੋ ਨੂੰ ਬੰਦ ਕਰ ਦਵੋ
ਆਪ ਦੇ ਲਈ ਇਕ ਅੱਸਾਇਨਸੈਨਟ ਹੈ ਇਕ ਮੈਮਬਰਜ਼ ਟੇਬਲ ਬਨਾਓ ਜੋ ਹਰ ਮੈਮਬਰ ਬਾਰੇ ਜਾਨਕਾਰੀ ਰਖ ਸਕੇ ਜਿਵੇਂ ਕੀ ਮੈਮਬਰ ਨੇਮ ਅਤੇ ਫੋਨ ਨਮਬਰ ਇਹ ਤਿਨ ਫੀਲਡ ਸ਼ਾਮਿਲ ਕਰੋ 1
ਇਨਟੀਜਰ ਫੀਲਡਟਾਇਪ ਨਾਲ ਮੈਮਬਰ ਆਇ ਡੀ ਅਤੇ ਇਸਨੂੰ ਪਰਾਏਮਰੀ ਕੀ ਬਨਾਓ 2 ਟੇਕਸਟ ਫੀਲਡਟਾਇਪ ਨਾਲ ਨਾਮ 3

ਇਹ ਵਾਜਿਬ ਫੀਲਡਜ਼ ਨੂੰ ਲਿੰਕ ਕਰਕੇ ਹਾਸਲ ਕੀਤਾ ਜਾ ਸਕਦਾ ਹੈ ਆਓ ਵੇਖਿਯੇ ਇਰ ਕਿਂਵੇ ਹੋਏਗਾ ਲਿਬ੍ਰ ਔਫਿਸ ਬੇਸ ਦੀ ਮੁੱਖ ਵਿੰਡੇ ਵਿੱਚ ਟੁਲਬਾਰ ਤੇ ਕਲਿਕ ਕਰੋ ਅਤੇ ਫਿਰ ਰਿਲੇਸ਼ਨਸ਼ਿੱਪਸ ਤੇ ਕਲਿਕ ਕਰੋ 0ਇਹ ਇਕ ਛੋਟੀ ਪੌਪ ਅਪ ਵਿੰਡੇ ਓਪਨ ਕਰ ਦੇਵੇਗਾ ਇੱਥੇ ਅਸੀ ਸਬ ਤੋ ਓੱਤੇ ਵਾਲੇ ਟੇਬਲ ਨੂੰ ਚੁਣਾੰਗੇ ਅਤੇ ਐਡ ਬਟਨ ਤੇ ਕਲਿਕ ਕ ਰਾੰਗੇ
ਅਤੇ ਦੁੱਜਿਆੰ ਦੋਨੋੰ ਟੇਬਲਜ਼ ਲਈ ਵੀ ਏਹੀ ਦੌਹਰਾਓ ਪੌਪ ਅਪ ਵਿੰਡੋ ਨੂੰ ਬੰਦ ਕਰ ਦਵੋ ਹੁਣ ਅਸੀ ਇਕ ਲਾਇਨ ਵਿੱਚ ਤਿੰਨ ਟੇਬਲਜ਼ ਵੇਖ ਸਕਦੇ ਹਾੰ ਬੁਕਸ ਬੁਕਸ ਇਸ਼ੂਡ ਅਤੇ ਮੈਮਬਰਜ਼ ਕਲਿਕਿੰਗ ਡ੍ਰੈਗਿੰਗ ਅਤੇ ਡ੍ਰੌਪਿੰਗ ਦੇ ਨਾਲ ਆਓ ਅਸੀ ਟੇਬਲਜ਼ ਵਿੱਚ ਕੁਛ ਹੋਰ ਸਪੇਸ ਪੈਦਾ ਕਰਿਏ ਹੁਣ ਬੁਕਸ ਟੇਬਲ ਵਿੱਚ ਬੁਕਆਈਡੀ ਤੇ ਕਲਿਕ ਕਰਕੇ ਡ੍ਰੈਗ ਕਰੋ ਅਤੇ ਬੁਕਸਇਸ਼ੂਡ ਟੇਬਲ ਵਿੱਚ ਬੁਕਆਈਡੀ ਤੇ ਓਸਨੂੰ ਡ੍ਰੌਪ ਕਰੋ ਇੱਨ੍ਹਾ ਦੋਵੇ ਫੀਲਡਨੇਮਜ਼ ਨੂੰ ਜੋਡ਼ਨ ਵਾਲੀ ਲਾਇਨ ਤੇ ਧਿਆਨ ਦਵੋ
ਹੁਣ ਅਸੀ ਇਕ ਰਿਲੇਸ਼ਨਸ਼ਿਪ ਬਣਾ ਲਇਆ ਹੈ ਆਓ ਅਸੀ ਇਸਨੂੰ ਮੈਮਬਰਆਈਡੀ ਲਈ ਦੁਹਰਾਇਏ ਮੈਮਬਰਜ਼ ਟੇਬਲ ਵਿੱਚ ਮੈਮਬਰਆਈਡੀ ਤੇ ਕਲਿਕ ਕਰੋ ਅਤੇ ਇਸਨੂ ਬੁਕਸਇਸ਼ੂਡ ਟੇਬਲ ਤੇ ਡ੍ਰੈਗ ਅਤੇ ਡ੍ਰੌਪ ਕਰੋ ਤੁਸੀ ਵੇਖ ਸਕਦੇ ਹੈ ਕੀ ਅਸੀ ਹੁਣੇ ਦੋ ਰਿਲੇਸ਼ਨਸ਼ਿਪ ਬਣਾਏ ਹਨ ਰਿਲੇਸ਼ਨਸ਼ਿਪਸ ਇਸ ਤਰੀਕੇ ਨਾਲ ਬਣਾਏ ਜਾਉੰਦੇ ਹਨ ਅਤੇ ਲਿਹਾਜ਼ਾ ਰਿਲੇਸ਼ਨਲ ਡੇਟਾਬੇਸਿਜ਼ ਦੇ ਵਖ ਵਖ ਟੇਬਲਜ਼ ਦਾ ਡੇਟਾ ਸਹੀ ਤਰੀਕੇ ਨਾਲ ਆਪਸ ਵਿੱਚ ਜੋੜਿਆ ਜਾਉਂਦਾ ਹੈ ਹੁਣ ਅਸੀ ਲਿਬ੍ਰਔਫਿਸ ਵਿੱਚ ਟੇਬਲਸ ਅਤੇ ਰਿਲੇਸ਼ਨਸ਼ਿਪਸ ਦੇ ਟਯੂਟੋਰਿਯਲ ਦੇ ਅੰਤ ਤੇ ਆ ਗਏ ਹਾਂ ਸੰਖੇਪ ਵਿੱਚ ਅਸੀ ਸਿਖਿਆ ਕੀ ਕਿਸ ਤਰਹ 1
ਡੇਟਾ ਨੂੰ ਟੇਬਲ ਵਿੱਚ ਸ਼ਾਮਲ ਕਰੇਂ 2
ਰਿਲੇਸ਼ਨਸ਼ਿਪ ਡਿਫਾਇਨ ਅਤੇ ਕਰਿਏਟ ਕਰੇਂ ਸਪੋਕੇਨ ਟਯੂਟੋਰਿਯਲ ਪ੍ਰੋਜੇਕਟ ਟੌਕ ਟੂ ਆ ਟੀਚਰ ਪ੍ਰੋਜੇਕਟ ਦਾ ਰਿੱਸਾ ਹੈ
ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ ਏਮ ਏਚ ਆਰ ਡੀ ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ
ਇਹ ਪ੍ਰੋਜੇਕਟ httpspoken tutorialorg ਦੁਆਰਾ ਚਲਾਇਆ ਜਾੰਦਾ ਹੈ
ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਨਕਾਰੀ ਉਪਲਬਧ ਹੈ httpspoken tutorialorgNMEICT Intro ਇਸ ਲੇਖਨੀ ਦਾ ਯੋਗਦਾਨ ਪ੍ਰਿਯਾ ਸੁਰੇਸ਼ ਨੇ ਕੀਤਾ
ਡੈਜ਼ੀਕ੍ਰਿਊ ਸੋਲੂਸ਼ਨਜ਼ ਵੱਲੋ ਨਮਸਕਾਰ
ਸਾਡੇ ਨਾਲ ਜੁਡ਼ਨ ਲਈ ਧੰਨਵਾਦ